ਇਹ ਇੱਕ ਸੈਂਟਰ ਹੈ ਇੱਥੇ ਹਰ ਤਰ੍ਹਾਂ ਦੀ ਪੜ੍ਹਾਈ--

ਚਲਦੀ ਹੈ ਉਥੇ ਆਈਲੈਟਸ ਕੰਪਿਊਟਰ ਕੋਰਸ ਵੀ ਸਿਖਾਏ ਜਾਂਦੇ ਹਨ।

ਇਹ ਅਪਨੇ ਨਿਆਣਿਆ ਨੂੰ ਮੌਜੇ ਪਵਾ ਰਹੀ ਹੈ।

ਟੈਂਕੀ ਰੱਖਣ ਦਾ ਕੰਮ ਕਰਦਾ ਹੈ।

ਛੋਟੀ ਵੱਡੀ ਟੈਂਕੀ ਰੱਖ ਲੈਂਦਾ ਹੈ।

ਦਰਿਆ ਹੈ ਜਿਸ ਵਿੱਚ ਬਹੁਤ ਸਾਰੀਆਂ--

ਜਿੱਥੇ ਬਹੁਤ ਸਾਰੇ ਬੱਚੇ ਪੜ੍ਹਨ ਲਈ--

ਇਹ ਇੱਕ ਮੰਦਿਰ ਹੈ ਜਿਸ ਵਿੱਚ ਬਹੁਤ ਤਰ੍ਹਾਂ ਦੀਆਂ--

ਜਿਸ ਵਿੱਚ ਬਹੁਤ ਸਾਰੇ ਲੋਕ ਐਕਸਰਸਾਈਜ ਲਈ ਆਉਂਦੇ ਹਨ।

ਔਰ ਇੱਥੇ ਟੈਸਟਟਿਊਬ ਕੀਤੇ ਜਾਂਦੇ ਹਨ।